ਵਿਊ ਬੋਹੁਤ ਵਧੀਆ ਹੈ ਏੱਥੇ ਦਾ ਵਾਤਾਵਰਣ ਬੋਹੁਤ ਵਧੀਆ ਹੈ ਖੇਤ ਹੈ।

ਇੱਥੇ ਆਲੂ ਉਗਾਏ ਗਏ ਆ ਖੇਤ ਬਹੁਤ ਵੱਡਾ ਹੈ ਇਥੇ ਆਲੂਆਂ ਦਾ ਖੇਤ ਏ ਲੇਬਰ ਜਿਹੜੀ ਪਾਣੀ ਤੋਂ ਨਾ--

ਹਰ ਤਰ੍ਹਾਂ ਦੇ ਮਿਲ ਜਾਣਗੇ ਕੋਕ ਮਿਲ ਜੂਗਾ ਸਪਰੈਟ ਮਿਲ ਜੂਗਾ ਪਾਣੀ ਦੀ ਬੋਤਲ ਮਿਲ ਜਾਊਗੀ ਚਿਪਸ ਮਿਲ ਜਾਣਗੇ।

ਇਹ ਵਾਤਾਵਰਣ ਬਹੁਤ ਵਧੀਆ ਐ ਪਿੱਚਰ ਦੀ ਵਿਊ ਬਹੁਤ ਵਧੀਆ ਐ ਇਹ ਇੱਕ ਮੰਦਰ ਲੱਗਦਾ ਐ ਮੰਦਰ ਬਹੁਤ ਵੱਡਾ ਐ।

ਇੱਕ ਸਕੂਲ ਏ ਸਕੂਲ ਬਹੁਤ ਵਧੀਆ ਐ ਇਥੇ ਡੈਕੋਰੇਸ਼ਨ ਬਹੁਤ ਵਧੀਆ ਟੇਬਲ ਕੁਰਸੀਆਂ ਪਈਆਂ।

ਇਹ ਸੈਮਸੰਗ ਦਾ ਸ਼ੋਰੂਮ ਹੈ ਮੋਬਾਈਲਾਂ ਦਾ ਸ਼ੋਰੂਮ ਹੈ ਇੱਥੇ ਮੋਬਾਈਲ ਹਰ ਤਰਹਾਂ ਦੇ ਮਿਲਨਗੇ ਤੁਹਾਨੂੰ ਕੰਨਾਂ ਦੇ ਹੋਰ ਮਿਲਨਗੇ ਵਧੀਆ ਵਧੀਆ ਮਿਲਾਂਗੇ।

ਤੋਂ ਇਹ ਟੈਡੀਬਿਅਰ ਬਣਿਆ ਹੋਇਆ ਹੈ ਇੱਥੇ ਨਾਲ ਹੀ।

ਖੇਤ ਹੀ ਖੇਤ ਆਸੇ ਪਾਸੇ ਘਾਹ ਘੁ ਲੱਗਿਆ ਹੋਇਆ ਹੈ।

ਇਥੇ ਤੁਹਾਨੂੰ ਗਮਲੇ ਮਿਲਣਗੇ ਮਿੱਟੀ ਦੇ ਮਿੱਟੀ ਦੇ ਵੀ ਮਿਲਣਗੇ ਗਮਲੇ ਸੀਮੈਂਟ ਦੇ ਵੀ ਗਮਲੇ ਮਿਲਣਗੇ।

ਏਹ ਜਿਹੜਾ ਤੁਸੀਂ ਪਿਕਚਰ ਦਾ ਵਿਊ ਵੇਖ ਰਹੇ ਹੋ ਬੰਦਾ ਖੜਾ ਹੈ ਇੱਕ ਕਰਿਆਨੇ ਦਾ ਸਟੋਰ ਹੈ ਕਿਰਿਆਨੇ ਦਾ ਵੱਡਾ ਸਟੋਰ ਹੈ।

ਹੋਰ ਵੀ ਟੇਬਲ ਪਏ ਐ ਕੁਰਸੀਆਂ ਪਈਆਂ ਸੋਫੇ ਪਏ ਐ ਬਹੁਤ ਵਧੀਆ ਵਿਊ ਕੋਠੀ ਦਾ ਕੋਠੀ ਨਵੀ ਬਣੀ ਐ ਇਹ ਤਾਂ ਬਹੁਤ ਵਧੀਆ--